ਜਿਹਾ ਇਨਾ ਵਾਂ ਅਮ ਅਮ ਸੁਣਾ ਕੋਈ ਗੱਲ ਭਾਬੀ ਜੀ ਲੜਦੇ ਹੁੰਦੇ ਭਾਭੀ ਵੀ ਸਵੇਰੇ ਕੁਝ ਨੀ ਮੈਂ ਚਲੇ ਜਾਂਦੀ ਆ ਬੁਟੀਕ ਤੇ ਉਹ ਫਿਰ

ਘਰੇ ਰਹਿੰਦੇ ਹੁਣ ਨਿਆਣਿਆਂ ਨਾਲ਼ੇ ਲਗੇ ਰਹਿੰਦੇ ਆ ਹੁਣ ਖੁਸ਼ੀ ਹੁਣਾ ਨੂੰ ਛੁਟੀਆਂ ਵਾ ਓਹਨਾ ਨਾਲ ਹੀ

ਅੱਛਾ ਅੱਛਾ ਅੱਜ ਭਾਬੀ ਬਟਾਲੇ ਗਏ ਸੀ Scanning ਕਰਵਾਉਣ ਕੱਲ੍ ਗਏ ਸੀ ਤੇ doctor ਨੀ ਸੀ ਬੈਠੇਦੇ ਫੇਰ ਭਾਬੀ ਆਪਣੇ ਪੇਕੇ ਚੱਲ ਗਏ ਤੇ ਅੱਜ ਫਿਰ ਕਰਵਾ ਕੇ ਆਏ

ਘਰ ਨੂੰ ਆਏ ਨੂੰ ਮੈਂਨੂੰ ਈ ਨੀ Time ਨੀ ਮਿਲਿਆ ਠੀਕ ਆ ਠੀਕ ਆ ਫੇਰ ਅਮ ਹੋਰ ਉਹ ਇੱਥੇ ਈ ਆ ਅਮ ਭਾਂਡਿਆਂ ਚਾਹੀਦਾ

ਠੀਕ ਆ ਪਵਨ ਵੀ ਓਹਦਾ ਵੀ result ਆ, ਅਨਮੋਲ ਪਵਨ ਦਾ ਪਰਸੋ result ਆ ਇਕ ਤੋਂ classes start ਆ ਹਾਂਜੀ ਹਾਲੋ ਹਾਂਜੀ ਵਧੀਆ ਕੀ ਕਿਹਾ ਤੁਸੀਂ ਆਵਾਜ਼ ਨਹੀਂ ਸੁਣਦੀ ਪਈ range problem ਤੁਹਾਡੇ ਪਿਣ ਹਾਂਜੀ ਵਧੀਆ ਕੱਲ ਤੇ ਪਰਸੋ ਫੇਰ ਮੀਂਹ ਦੱਸਿਆ ਵਾਂ ਮਸ ਗਰਮੀ ਆਉਂਦੀ ਤੇ ਫੇਰ ਠੰਡ ਆ ਜਾਂਦੀ ਆ ਖਿਆਲ ਰਖਿਓ ਨਾ ਆਪਣਾ ਠੰਡ ਨਾ ਲਵਾਂ ਲੀਓ ਅੱਗੇ ਤੁਸੀਂ cough ਲਵਾਂ ਲਾਇ ਆ ਕੱਪੜੇ ਪਏ ਨੀ ਗਰਮ ਜਦੋਂ ਮੀਂਹ ਪਿਆ ਕਿਸ ਤਰਾਂ ਕਹੁ

ਅਮ range ਘਟਣ ਡਈ ਤੇਰੇ ਆਲੋਂ ਤੁਹਾਡੇ ਵਲੋਂ ਹੀਂ ਘਟਦੀ ਪਈ ਮੇਰੇ ਵਲੋਂ ਤੇ ਹੁਣ net ਹਿਦਰ ਘਟਣ ਡਿਆ ਤੇਰੇ ਅਲੋ ਤੂੰ ਗਾਂਹ ਪਿਛਾਂਹ ਹਿੱਲਣ ਡਈ ਮੇਰੇ ਹਿਸਾਬ ਨਾਲ ਹਮ ਅਮ ਓਰ ਹਾਂਜੀ ਵਧੀਆ

ਵਧੀਆ ਤੁਸੀਂ ਸੁਣਾਓ

ਹਮ ਨੇਹਾ ਦੀ ਗੱਲ ਬਾਤ ਕੋਈ ਮੈਂ ਸੋਣਦੀ ਆ ਤੁਸੀਂ ਵੀ ਡੈਡੀ ਨਾਲ ਗੱਲ ਕੀਤੀ ਸੀ ਕਿਹਾ ਸੀ ਡੈਡੀ ਨੂੰ

ਮੈਂ ਤੁਹਾਡੀ ਵੀ ਗੱਲ ਕਰਵਾਈ ਸੀ ਮੈਂ ਉਦਣ ਡੈਡੀ ਨਾਲ ਕੀ ਕਹਿੰਦੇ ਸੀ ਡੈਡੀ

ਅਹ ਔਰ

ਵਧੀਆ ਚਾਈਦਾ ਆਪਣੀਆਂ ਗੱਲਾਂ ਬਾਤਾਂ ਕਰੀ ਜਾਣ ਡਈ ਤੂੰ ਅੱਛਾ

ਅਮ ਹੋਰ ਪੱਠੇ ਮੁੱਕਗੇ ਕਿ ਹੈਗੇ ਆ ਨਹੀਂ ਨਹੀਂ ਅਜੇ ਤੇ ਕਾਫੀ ਪਏ ਆ ਕਿੰਨੇ ਪਏ ਅਜੇ ਪੰਛ ਹਾਂ ਠੀਕ ਆ ਠੀਕ ਆ ਪੰਜ

ਨਹੀਂ ਨਹੀਂ ਪਹਿਲਾ ਇਕ ਹੀਂ ਸੀ ਹੁਣ ਦੋ ਆ ਠਾਕੇ ਤੋਂ ਪਹਿਲਾ ਵੀ ਦੋ ਹੀ ਸੀ ਪੱਟ ਵੇਚ ਤੀ ਸੀ ਮੁੜ ਕੇ ਅੱਛਾ ਅੱਛਾ ਉਦੋਂ ਵੇਚਤੀ ਸੀ ਹਮ ਤੇ ਹੁਣ ਫੇਰ ਦੋ ਕਰਲੀਆ ਠੀਕ ਐ ਠੀਕ ਐ ਠੀਕਆ ਮੈ ਕਿਹਾ ਠੀਕ ਠੀਕ ਦਈ ਜਾਂਦੀ ਦੁੱਧ ਵਧੀਆ ਵਾ ਡੈਡੀ ਨੂ ਪਤਾ ਹੋਏ ਠੀਕ ਹੀ ਹੋਣੀ ਆ ਮੈਨੂੰ ਕੀ ਪਤਾ ਅੱਛਾ ਅੱਛਾ ਠੀਕ ਆ ਆਹੋ

ਹਮ ਹੋਰ ਕੋਈ ਗੱਲ ਵਧੀਆ ਓ ਵੀ ਦਸਣਗੇ ਮਾਮੇ ਦੇ ਮੁੰਡੇ ਨੂੰ ਹੋਰ ਚਲ ਠੀਕ ਆ ਮੈਂ TV ਵੇਖਲਾ ਨਾ ਮਾੜਾ ਜਿਯਾ ਫੇਰ ਠਹਿਰ ਕੇ ਕਰਦਾ ਵਾਂ ਹਾਂ ਜਾਂ ਹੁਣ ਤਾਂ ਵੱਡਿਆਂ ਨਾਲ ਗੱਲ ਕਰਨ ਦੀ ਤਮੀਜ਼ ਨਈਂ ਰਹੀ। ਨਾ ਆਹ ਕੌਣ ਵੱਡਾ ਤੂੰ? ਹਾਂ ਮੈਂ ਤੈਥੋਂ ਵੱਡੀ ਨਈਂ। ਆਹੋ ਕਿੰਨੇ ਸਾਲ? ਮੈਨੂੰ ਤਾਂ ਅੱਗੇ ਬੜਾ ਚੰਗਾ ਲੱਗਦਾ ਜਦ ਕੋਈ ਮੈਨੂੰ ਕਹਿੰਦਾ ਮੈਂ ਤੈਥੋਂ ਵੱਡੀ ਆਂ। ਮੈਂ ਕਿਹਾ ਚੱਲ ਵਧੀਆ ਐ। ਪੰਜਾਹ ਸਾਲ ਪੰਜਾਹ ਸਾਲ।

ਕੰਮ ਕਰਨੇ ਦਾ ਟਾਈਮ ਤਾਂ ਲੱਗਿਆ।

ਹੈਂ ਸਵੇਰ ਦੇ ਅੱਠ ਵਜੇ ਤੋਂ ਲੈ ਕੇ,

ਸ਼ਾਮ ਤੱਕ ਦੋ ਵਜੇ ਤੱਕ। ਹੁਣ ਤੇਰਾ . ਤੇਰਾ ਟਾਈਮ ਵੀ ਬਦਲ ਗਿਆ।

ਤੇਰਾ ਕਿੰਨਾ ਹਜੇ ਵੀ।

ਚੱਲ ਕੋਈ ਨਾ ਹੁਣ ਕਿਆ ਦੱਸਾਂ . ਇਹ ਵੀ ਕੁਛ ਨਾ ਕੁਛ ਕਰੀ ਜਾ ਮਖਾਂ। ਪੰਕਜ ਤ੍ਰਿਪਾਠੀ ਕਿੱਦਾਂ ਦੇ ਲੱਗਦੇ ਆ ਜਿਹੜੇ ਅਫ਼ਸਰ ਆ? ਅਫ਼ਸਰ ਪੰਕਜ?

ਊਂ ਨਾ, ਨਾਮ ਨਈਂ ਲਿਆ ਮਤਲਬ ਅੱਛਾ ਨਈਂ ਲੱਗਦਾ ਐ . ਉਹ ਦੇਖੀ ਸੀਗੀ ਫ਼ਿਲਮ ਇਸਤਰੀ। ਅਮ ਉਹਦੇ ਵਿੱਚ ਨਈਂ ਆਇਆ ਇੱਕ ਉਹ ਸੀਗਾ ਰਾਜ ਕੁਮਾਰ ਰਾਮ ਇੱਕ ਸੀਗੀ ਸ਼ਰਦਾ ਕਪੂਰ।

ਨਾ ਆਹ। ਮੈਨੂੰ ਯਾਦ ਨਈਂ . ਪਤਾ ਨਈਂ ਕਿਹੜੀ ਫ਼ਿਲਮ ਚ ਆਇਆ ਤਾ ਇਹ ਉਹ ਦੇਖੀ ਫ਼ਿਲਮ?

ਉਹ ਤਾਂ ਨਈਂ ਸੀ ਜਿਹੜੀ ਜਨਮ ਜਨਮ ਸਾਥ। ਨਈਂ ਦੇਖੀ ਇਹੋ ਜਿਹੀਆਂ ਫ਼ਿਲਮਾਂ ਘੱਟ ਦੇਖਦੀ ਆਂ। ਫ਼ਿਲਮਾਂ ਬਹੁਤ ਘੱਟ ਦੇਖਦੀ ਮੈਂ, ਹਮ ਜਨਮ ਜਨਮ ਸਾਥ ਉਹਦੇ ਵਿੱਚ ਕਿਹੜਾ ਪਤਾ ਨਈਂ ਸ਼ਾਹਰੁਖ ਖਾਨ ਨਾਲ ਵੀ ਏਹ . ਉਹ ਅਹ ਇੱਕ ਉਹ ਹੁੰਦਾ ਅਕਸ਼ੈ ਹੁੰਦਾ ਦਿਲਵਾਲੇ। ਹਾਂ। ਦਿਲਵਾਲੇ ਪੁੱਛੀ ਜਾਂਦੀ ਪਈ। ਉਹਦੇ ਵਿੱਚ ਨਈਂ ਉਹਦੇ ਚ ਤਾਂ ਵਰੁਣ ਐਂ। ਵਰੁਣ ਧਵਨ ਐ ਇੱਕ ਵਰੁਣ ਸ਼ਰਮਾ ਐ। ਮੌਟੂ ਜਿਹਾ। ਆਹੋ ਆਹੋ ਓਹੀ ਹੈ ਫ਼ਿਰ।

ਐਨਾ ਵਧੀਆ ਐਕਟਰ ਐ।

ਹਮ ਮੈਨੂੰ ਮਤਲਬ ਠੀਕ ਆ ਇਹ ਇਹਦੀ ਜਿਹੜੀ ਉਹ ਏ ਨਾ, ਮਿਰਜ਼ਾਪੁਰ ਜਿਹੜੀ ਆ ਨਾ ਵੈੱਬ ਸੀਰੀਜ਼ ਉਹਦੇ ਵਿਚ ਆਇਆ ਹੋਇਆ ਇਹ। ਤਾਂ ਉਹ ਮੈਂ ਸੁੱਖ ਨਾਲ ਨਾਲ ਦੇਖਾਂਗੀ ਜੋ ਕਿ ਪੰਕਜ ਤ੍ਰਿਪਾਠੀ। ਤੁਸੀਂ ਹੁਣੀ ਈ ਦੇਖ ਲੈਂਦੇ, ਕਿ ਹੈ ਕੌਣ ਆ ਪੰਕਜ ਤ੍ਰਿਪਾਠੀ।

ਮੈਂ ਕਿਹਾ ਦੇਖੂੰਗੀ ਕਿੱਦਾਂ ਦੀ ਆ। ਮੈਂ ਸੁਣਿਆ ਐ ਕਿ ਬੜੀ ਵਧੀਆ ਏ ਬੜੀ ਵਧੀਆ ਏ। ਇਹ ਤਾਂ ਗੁੰਡੇ ਗੁੰਡਿਆਂ ਤਾ ਅੜੀਏ। ਦੇਖਦੇ ਆਂ ਯਾਰ ਓਦਾਂ ਇਹ ਐ ਕਿ ਜੇ ਇਹ ਸਹੀ ਬਣਾਉਣ ਇਹ ਤਾਂ ਵਧੀਆ ਰਹੂਗਾ ਪਤਾ ਨਈਂ ਇਹ ਕਿੱਦਾਂ-ਕਿੱਦਾਂ ਦੀਆਂ ਚੀਜ਼ਾਂ ਬਨਾਉਂਦੇ ਆ। ਸਾਡਾ ਜਿਹੜਾ ਯੂਥ ਆ ਉਹ ਵੀ ਬੇਕਾਰ ਕਰ ਦੇਣਾ ਇਨ੍ਹਾਂ ਨੇ, ਬਿਲਕੁੱਲ ਅੜੀਏ। ਜਿਹੜੇ ਨਵੇਂ ਨਵੀਂ ਇਹ ਪੀੜੀ ਆ ਗਈ ਨਾ ਅਮ ਉਹ ਤਾਂ ਕਿਆ ਕਰਨਾ।

ਮੰਮੀ। ਕੀਹਦਾ ਫ਼ੋਨ ਆਉਂਦਾ? ਬਾਪੂ ਦਾ ਕਿਹਦਾ ਭਾਪੇ ਦਾ ਹਮ ਅੱਛਾ ਕਿਆ ਕਹਿੰਦੇ ਅੰਕਲ? ਕਿਆ ਕਹਿਣਾ। ਅੰਕਲ ਪਿਛਲੀ ਵਾਰ ਕਿੰਨੀ ਦਿਨਾਂ ਬਾਅਦ ਆਏ ਤੇ ਹਨਾ।

ਪੰਜ ਸਾਲਾਂ ਹਾਂ ਪੰਜ ਸਾਲਾਂ ਬਾਅਦ ਆਏ ਪਿਛਲੀ ਵਾਰ। ਅੱਛਾ। ਇਸ ਵਾਰ ਅੰਕਲ ਕਰਦੇ ਕਿਆ ਐ ਉੱਥੇ?

ਅੱਛਾ ਡਰਾਇਵਰੀ ਕਰਦੇ ਆ ਅੰਕਲ। ਇਹਦਾ ਦੀਪੂ ਦਾ ਨਈਂ ਬਣਿਆ ਉੱਥੇ ਦਾ ਅਹ ਜਿੱਥੇ ਅੰਕਲ ਕਰਦੈ। ਪਰ ਇਹਨੂੰ ਆਉਂਦਾ ਨਈਂ ਐ ਨਾ ਹਜੇ ਤੱਕ ਇਹਨੇ ਸਿੱਖੀ ਵੀ ਨੀ ਗੱਡੀ ਗੁੱਡੀ। ਹਾਂ ਇਹਨੇ ਸਿੱਖਣੀ ਵੀ ਨਈਂ ਹੈਗੀ ਹਨਾ ਅਵਲ। ਅੱਛਾ ਮਨ੍ਹਾ ਕਰਦਾ ਹਨਾ। ਡੈਡੀ ਕਹਿੰਦੇ ਮੇਰੀ ਇਹੀ ਕਮਾਈ ਨਈਂ ਕਹਿੰਦਾ ਮੇਰਾ ਨਾਲ ਚੱਲ।

ਉਹ ਕਹਿ ਦਿੰਦਾ ਜੇ ਕੰਮ ਨਈਂ ਕੀਤਾ ਤਾਂ ਕੋਈ ਉਹ ਵੀ ਨਈਂ ਆ ਐ ਨਾ ਹੋਰ ਕੁਛ ਹੈ ਨਈਂ ਗ੍ਰੈਜੂਏਸ਼ਨ ਵੀ ਨਈਂ ਇਹਨੇ ਪੂਰੀ ਕੀਤੀ ਹਜੇ ਤੱਕ। ਸਾਲ ਰਹਿ ਗਿਆ ਵਾ ਇਹਦਾ ਹਨਾ। ਤੂੰ ਈ ਦੱਸਦੀ ਸੀ ਉਸ ਦਿਨ। ਅਹ ਹਾਂ ਸਾਲ ਈ ਨਈਂ ਕੀਤਾ . ਅਹ ਦੂਜੇ ਤੀਜੇ ਵੀ ਨਈਂ ਦੂਜੇ ਦੂਜੇ ਸਾਲ ਤੋਂ ਅੱਛਾ ਦੂਜੇ ਸਾਲ ਤੋਂ ਹਾਂ ਅਹ ਆਹ ਵੀ ਐਤਕੀਂ। ਐਤਕੀਂ ਪੂਰੀ ਕਰਾ ਦੇਣੀ ਸਾਡੇ ਘਰ ਦੀ ਆਰਥਿਕ ਸਥਿਤੀ ਖਰਾਬ ਜਿਸ ਕਰਕੇ ਐਤਕੀਂ ਦੀ ਪੜ੍ਹਾਈ ਰਹਿ ਗਈ ਫਿਰ ਇਹ ਕੰਮ ਲੱਗ ਜਾਏਗਾ। ਅਹ ਅੱਛਾ। ਇਹ ਦਿਨ ਈ ਬੜੇ ਮਾੜੇ ਨੇ ਯਾਰ ਬਹੁਤ ਮਾਦੇ ਦਿਨ ਦੇਖ ਰਹੇ ਆਂ। ਸੱਚੀ ਗੱਲ ਐ ਚੱਲ ਕੋਈ ਨਈਂ ਟਾਈਮ ਚੇਂਜ ਹੋ ਜਾਂਦਾ, ਵਕ਼ਤ ਸਮਾਂ ਚੇਂਜ ਹੋ ਜਾਂਦਾ।

ਸਮਾਂ ਬਦਲ ਜਾਂਦਾ ਹਾਂ ਚੱਲ ਕੋਈ ਗੱਲ ਨਈਂ। ਮਿਹਨਤ ਬਸ ਮਿਹਨਤ ਕਰਦੇ ਰਹੋ ਕੁਛ ਨਾ ਕੁਛ ਹੋਈ ਜਾਂਦਾ ਹੈਗਾ।

ਕਹਿੰਦੇ ਮਾੜਾ ਸਮਾਂ ਵੀ ਹੁੰਦਾ ਸਾਨੂੰ ਕੁੱਛ ਨਾ ਕੁੱਛ ਸਿਖਾ ਕੇ ਜਾਂਦਾ ਹੈਗਾ। ਸਾਡੇ ਤੇ ਆ ਕਿ ਅਸੀਂ ਕਿਆ ਸਿੱਖਣਾ ਚਾਹੁੰਦੇ ਆ ਜੇਕਰ ਅਸੀਂ ਉਹੀ ਗਲਤੀਆਂ ਦੁਹਰਾਈ ਜਾਵਾਂਗੇ ਤਾਂ ਅਸੀਂ ਮਾੜਾ ਸਮਾਂ ਈ ਬਰਕਾਰ ਰੱਖਦੇ ਆਂ। ਜੇ ਅਸੀਂ ਉਹੀ ਸਮੇਂ ਤੋਂ ਕੁਝ ਸਿੱਖ ਲੈਂਦੇ ਤਾਂ ਫਿਰ ਚੰਗਾ ਸਮਾਂ ਲੈ ਆਉਂਦੇ। ਹੋਰ ਨਾਲੇ ਕਹਿੰਦੇ ਜਿਹੜੀ ਚੀਜ਼ ਹੌਲੀ ਹੌਲੀ ਹੋਵੇ ਨਾ ਉਹ ਸਾਨੂੰ ਕੁਝ ਸਿਖਾ ਕੇ ਜਾਂਦੀ ਏ।

ਕਿਸੇ ਤੋਂ ਉਹ ਚੀਜ਼ ਸਟਾਟ ਹੋਣੀ ਐ ਉਦੋਂ ਈ ਹੋਣੀ। ਤਦ ਈ ਹੋਣੀ ਸਹੀ ਗੱਲ ਆ। ਜੇ ਸਾਨੂੰ ਜੇਕਰ ਕੋਈ ਸਾਨੂੰ ਮਾੜਾ ਕਹਿੰਦਾ ਵੀ ਏ ਨਾ ਤਾਂ ਵੀ ਸ਼ਾਇਦ ਉਸ ਵਿੱਚ ਤੁਹਾਡੀ ਭਲਾਈ ਏ। ਆਹੋ ਇਹ .

ਉਹੀ ਏ ਹੋਰ ਦੱਸ ਤੂੰ ਨਵੀਂ ਤਾਜ਼ੀ। ਹੋਰ ਵਧੀਆ। ਮੇਰੀ ਮੰਮੀ ਸਾਨੂੰ ਇਹੀ ਕਹਿੰਦੀ ਆ ਕਿ ਕਦੀ ਕਿਸੇ ਨੂੰ ਮੁੜ ਕੇ ਜਵਾਬ ਦੇਣਾ।

ਉਹ ਕਹੂਗੀ ਇਹ ਅਸੀਂ ਈ . ਆਹੋ। ਸਹੀ ਗੱਲ ਏ ਕਿਉਂਕਿ ਜਦੋਂ ਅਸੀਂ ਉਹਦਾ ਮਾੜੇ ਦਾ ਜਵਾਬ ਦੇ ਦਿਨੇ ਆ ਨਾ ਤਾਂ ਫਿਰ ਪਰਮਾਤਮਾ ਨਈਂ ਦਿੰਦਾ। ਨਾਲੇ ਕਹਿੰਦੇ ਹੁੰਦੇ ਆ ਨਾ ਅਸੀਂ ਜਵਾਬ ਦੇਣਾ ਮੂੰਹ ਨਾਲ ਪਰਮਾਤਮਾ ਨੇ ਜਿਹੜੇ ਜਵਾਬ ਦੇਣਾ ਨਾ ਫਿਰ ਉਹਦੀ ਕੋਈ ਉਹ ਨਈਂ ਏ। ਉਹਦਾ ਕੋਈ . ਭਰ ਸਕਦਾ।

ਪਰਮਾਤਮਾ ਈ ਦੇਵੇ ਜਵਾਬ ਅਸੀਂ ਨਈਂ ਦੇਣੇ ਕਿਸੇ ਨੂੰ। ਆਹੋ ਨਈਂ ਕਦੇ ਕਿਸੇ ਨੂੰ ਮਾੜਾ ਕਹਿਣਾ ਈ ਨਈਂ ਚਾਹੀਦਾ ਯਾਰ। ਮੈਂ ਇਸ ਕਰਕੇ ਕਿਸੇ ਨਈਂ . ਦਿਲ ਚੋਂ ਏਦਾਂ ਦੀ ਬਦ ਦੁਆ ਨਿਕਲੀ ਨਾ ਕਿ ਕਈ ਵਾਰ ਉਹ ਲੈ ਬੈਠਦੀ ਆ

ਬਥੇਰੇ ਦੱਸ ਦਿੱਤੇ ਤਾਂ ਵੀ ਭੇਤ ਲੈਂਦੇ ਤੂੰ ਤਾਂ। ਨਈਂ ਨਈਂ ਮੈਂ ਕਿਹਾ ਜੇ ਨਈਂ ਆਉਂਦੇ ਅਸੀਂ ਭੇਜ ਦਿਨੇ ਇਧਰ ਤੇ। ਨਾ ਦੇਖ ਲੱਭ ਕੇ ਜੇ ਆ ਜਾਵੇ।

ਆਏ ਹਾਏ ਓ ਹਾਂ ਤੂੰ ਹੁਸਨ ਪਰੀ ਤੂੰ ਜਾਨੇ ਜਹਾਂ ਗਾਣਾ ਚੱਲਦਾ ਹੋਣਾ ਨਾ। ਮੈਂ ਸਭ ਸੇ ਹਸੀਨ ਮੈਂ ਸਭ ਸੇ ਜਵਾਂ। ਹਾਂ ਸੋੰਦਰੀਆ ਸਾਬੁਨ ਨਿਰਮਾ ਆਹੋ ਤੇਰੇ ਨੂੰ ਦੇਖ ਕੇ ਤਾਂ ਬਣੀ ਸੀ ਉਹ ਸਾਰੀ। ਇਸ਼ਤਿਹਾਰ ਜਿਹੜਾ ਬਣਿਆ ਤਾ। ਮੈਂ ਤੈਨੂੰ ਪਤਾ ਈ ਆ ਫਿਰ ਮੈਂ ਆਪਣੀ ਖ਼ੂਬਸੂਰਤੀ ਦੇ ਕਿਆ ਚਰਚੇ ਕਰਾਂ।

ਸਹੀ ਐ ਮੈਨੂੰ ਭੁੱਲ ਜਾਂਦਾ ਯਾਰ ਕਿਆ ਕਰਾਂ ਮੈਨੂੰ ਚੇਤੇ ਕਰਾਉਣਾ ਪੈਂਦਾ। ਬਾਦਾਮ ਨਈਂ ਨਾ ਖਾਂਦੀ ਮੈਂ। ਤਾਂ ਕਰਕੇ,

ਹੋਰ ਗੱਲ . ਸੁਣਾ।

ਉਹ ਗੱਲ ਮੰਡੀ ਲੱਗਦੀ ਉੱਥੇ ਸਮਾਨ ਠੀਕ ਮਿਲ ਜਾਂਦਾ? ਠੀਕ ਮਿਲਦਾ ਚਾਈਨਾ ਦਾ। ਸੋਚਿਆ ਕਰਦੀ ਸੀ ਮੈਂ ਕਿਹਾ ਉਥੋਂ ਬੂਟ ਬਾਟ ਲਿਆਉਂ ਪਰ ਬੂਟ ਤਾਂ ਦੁਕਾਨ ਤੇ ਮਹਿੰਗੇ ਤੇ ਵਧੀਆ ਮਿਲਦੇ। ਇੱਥੇ ਟੁੱਟ ਭੱਜ ਜਾਂਦੇ ਪਰ ਦੁਕਾਨਾਂ ਆਲੇ ਲਾਂਦੇ ਐ ਇੱਥੇ ਫੜੀਆਂ ਜਿਹੀਆਂ।